ਹਾਂਜੀ, ਛੋਲਾਂ ਸੌ ਪੰਤਾਲੀ ਦੇ ਵਿੱਚ ਗੱਢਿਆ ਸੀਗਾ

ਤੇ ਇਹ ਜਿਹੜੇ ਹੈਗੇ ਮੰਨਤਾਂ ਮਤਲਬ ਸ਼ਕਤੀ ਪੀਠੀਆਂ ਵਜੋਂ ਇੱਕ ਆ ਇਹ ਮਤਲਬ ਇੱਕ ਮੰਨੀ ਜਾਂਦੀ ਹੈ ਸ਼ਕਤੀਪੀਠੀ ਇਹਨਾਂ ਦੀ ਤੇ ਸਭ ਤੋਂ ਮਹੱਤਵਪੂਰਨ ਸ਼ਕਤੀ ਪੰਥ ਮੰਦਿਰਾਂ ਵਿੱਚੋਂ ਇੱਕ ਆ ਜਿਹੜਾ ਸਭ ਤੋਂ ਜ਼ਿਆਦਾ ਕਹਿ ਲਓ ਵੀ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

ਸਾਰੇ ਮੰਦਿਰ ਮਹੱਤਵਪੂਰਨ ਸ਼ਕਤੀ ਮੰਦਿਰਾਂ ਨਾਲੋਂ ਇੱਕ ਮੰਨਿਆ ਜਾਂਦਾ ਹਨਾ,

ਤੇ ਇਹ ਆਸਾਮ ਦੇ ਕਾਮਰੂਪ ਜ਼ਿਲ੍ਹੇ ਵਿੱਚ ਗ੍ਰਹਿਵਾਟੀਆ ਦੇ ਨੀਲਾਸ਼ਰ ਪਹਾੜੀਆਂ ਦੇ ਵਿੱਚ ਸਥਿੱਤ ਆ,

ਹਾਂ ਹਿੰਦੂ ਮੰਦਿਰ ਹਾਂਜੀ, ਪ੍ਰਾਚੀਨ ਇਤਿਹਾਸਕ ਹਿੰਦੂ ਮੰਦਿਰ ਹੈ ਬਿਲਕੁਲ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

ਜ਼ਿਆਦਾ ਮਸ਼ਹੂਰ ਤੇ ਪ੍ਰਭਾਵਸ਼ਾਲੀ ਵੀ ਮੰਨਿਆ ਜਾਂਦਾ ਹੈ। ਤੇ ਇਹ ਸਾਨੂੰ ਦੱਸਦਾ ਹੈ ਕਿ ਕੋਚ ਰਾਜਾ ਵਿਸ਼ਵ ਸਿੰਘ ਨੇ ਜੋ ਗੁਹਾਟੀ ਦੇ ਨੀਲਾਚਲ ਪਹਾੜੀਆਂ ਤੇ ਸਥਿੱਤ ਕਮਾਥਿਆ ਪੀਠੀ ਨੂੰ ਬਚਾਇਆ ਸੀ ਉਹਨਾਂ ਨੇ ਜਿਹੜਾ ਰਾਜਾ ਵਿਸ਼ਵ ਸਿੰਘ ਸੀਗਾ ਗੁਹਾਟੀ ਦਾ ਰਾਜਾ, ਉਹਨਾਂ ਨੇ ਇਸਨੂੰ ਬਚਾਇਆ ਸੀ ਤੇ ਆਖ਼ਿਰਕਾਰ ਵੀ ਬਣਵਾਇਆ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਇਹ ਲੋਕ ਇਹਨਾਂ ਦੀ ਮਾਨਤਾ ਕਰਦੇ ਆ ਤਾਂ ਉਹਨਾਂ ਨੇ ਇਹਨੂੰ ਪੂਰੀ ਤਰੀਕੇ ਨਾਲ ਸਾਂਭ-ਸੰਭਾਲ ਆਪਣੇ ਹਿੱਤ ਵਿੱਚ ਲੈ ਲਈ ਕਿ ਮੈਂ ਹੀ ਕਰਾਂਗਾ। ਤੇ ਮੈਂ ਇਹਨਾਂ ਲੋਕਾਂ ਨੂੰ ਇੱਥੇ ਆਉਣ ਲਈ ਆਗਿਆ ਵੀ ਦੇਵਾਂਗਾ ਹਨਾ

ਤੇ ਹੌਲੀ ਹੌਲੀ ਇਹਦੇ ਵਿੱਚ ਜੋ ਸਭ ਤੋਂ ਪਹਿਲਾਂ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

ਅੱਛਾ ਅੱਛਾ ਮਿੱਟੀ ਦੇ ਬਣਾ ਲੈਂਦੇ ਆ ਜਿਹੜੇ ਛੋਟੇ ਛੋਟੇ

ਕਹਿ ਲਓ ਸ਼ਕਤੀ ਪੀਠ ਹੈ ਇੱਕ ਹਨਾ ਸ਼ਕਤੀ ਪੀਠਾਂ ਵਿੱਚੋਂ ਸਭ ਤੋਂ famous ਹੈ ਤੇ ਇਸ ਕਰਕੇ ਉੱਥੇ ਜਾ ਕੇ ਓਦਾਂ ਦੀ ਛੋਟੀ ਜਿਵੇਂ ਅਹ ਪੰਦਰਾਂ ਸੌ ਅਹ ਅਹ ਕਿੰਨੇ

ਹਾਂ ਉਦੋਂ ਫਿਰ ਪੂਰਾ ਕਹਿ ਲਓ ਨਸ਼ਟ ਹੋ ਗਿਆ ਸੀ ਤਬਾਹ ਹੋ ਗਿਆ ਸੀ ਤੇ ਉਸ ਤੋਂ ਬਾਅਦ ਹੀ ਮਤਲਬ ਰਾਜਾ ਨੇ ਜੋ ਹੈ ਉਹ ਪੂਰੀ ਸਾਂਭ-ਸੰਭਾਲ ਕੀਤੀ ਤੇ ਛੋਲਾਂ ਸੌ ਪੰਤਾਲੀ ਦੇ ਵਿੱਚ ਦੁਬਾਰਾ ਬਣਾਇਆ ਗਿਆ ਸੀ ਇਹ ਹਨਾ,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 establish ਕੀਤਾ ਗਿਆ ਦੁਬਾਰਾ ਲੋਕਾਂ ਸਾਹਮਣੇ ਪੇਸ਼ ਕੀਤਾ ਕਿਉਂਕਿ ਇੱਕ ਵਾਰ ਉਹਨੇ ਹਮਲਾ ਬੋਲ ਦਿੱਤਾ ਤੇ ਉਹ ਖ਼ਰਾਬ ਹੋ ਗਿਆ ਸਾਰਾ ਢਹਿ ਢੇਰੀ ਹੋ ਗਿਆ ਹਨਾ

ਇਕੱਠੇ ਕੀਤੇ ਪੁਨਰ ਨਿਰਮਾਣ ਸ਼ੁਰੂ ਕੀਤਾ ਇਸਦਾ ਦੁਬਾਰਾ ਤੋਂ ਦੀ ਸਰਧਾ ਤੇ ਸਰਧਾ ਭਾਵਨਾ ਤੇ ਠੇਸ ਨਾ ਪਹੁੰਚੇ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 ਮੂੰਹ ਬਣਾਉਣ ਲਈ ਅਸਮਰਥ ਹੋਣ ਦੇ ਬਾਅਦ ਮੇਗਮ ਕੁੰਧ ਨੇ ਮੌਜੂਦਾ ਇੱਟ ਦੀ ਚੋਟੀ ਦਾ ਨਿਰਮਾਣ ਕੀਤਾ ਮਤਲਬ ਕਿਉਂਕਿ

ਸ਼ੈਲੀ ਨੂੰ ਕਹਿ ਲਓ ਅਹ ਕੀਤਾ ਦੁਬਾਰਾ ਤੋਂ ਜਾਣੂ ਕਰਵਾਇਆ ਜਿਵੇਂ ਕਿ ਉਹਨਾਂ ਨੇ ਬੰਗਾਲ ਦੇ ਇਸਲਾਮੀ architecture ਸ਼ੈਲੀ ਤੋਂ

ਹਮ ਬਿਲਕੁਲ ਬਹੁਤ ਉੱਚੀ ਚੋਟੀ ਤੇ ਬਣਵਾ ਦਿੱਤਾ ਸੀਗਾ ਉਹਨਾਂ ਨੇ।

ਆਬੂ ਬਰਸ਼ੀ ਮੇਲੇ ਵਿੱਚ ਦਿੱਤਾ ਜਾਂਦਾ ਹੈ, ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਇੱਥੇ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

ਹੈ ਤਾਂ ਕਿ ਅਹ ਇਹ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਆ ਤੇ ਇਹ ਮੰਨਿਆ ਵੀ ਉਹਨਾਂ ਦੌਰਾਨ ਕਹਿੰਦੇ ਵੀ ਜਦੋਂ ਇਹ ਮੇਲਾ ਮਨਾਇਆ ਜਾਂਦਾ ਉਹ ਉਹਦਾ ਮਨਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਦੇਵੀ ਉਸ time ਆਪਣੀ ਮਹਾਂਮਾਰੀ

ਸੱਤ ਦਿਨ ਜਿਹੜੇ ਇਹ main ਤੁਸੀਂ ਪੰਡਿਤ ਹੀ ਲਾ ਲਓ ਜਿਹੜੇ ~ਡਿਤ ਬਹਿੰਦੇ ਨੇ ਅਤੇ ਉਹੀ ਕ~ ਆਪਣੇ ਮਤਲਬ ਸੱਤ ਦਿਨ ਉਹਨੇ ਆਪਣੀ ਜ~ ਜਿਹੜੇ ਵੀ wife ਕੋਈ ਵੀ ਕੋਈ ਭੈਣ ਧੀ ਜਿਹੜੀ ਵੀ ਹੁੰਦੀ ਹੈ।

ਦੇਵੀ ਦੀ ਉਸ ਚੀਜ਼ ਨੂੰ ਲੈ ਕੇ ਪੂਜਾ ਕੀਤੀ ਜਾਂਦੀ ਹੈ ਜਦਕਿ ਜੋ ਲੋਕ ਪੂਜਾ ਕਰਦੇ ਨੇ ਤੇ ਉਹੀ ਇਹਨਾਂ ਵਿਹਮਾਂ ਭਰਮਾਂ ਨੂੰ ਪੈਦਾ ਵੀ ਕਰਦੇ ਅਹ ਮਤਲਬ ਕਿ ਨਵੀਂ ਚੀਜ਼ ਸੁਣਨ ਨੂੰ ਮਿਲੀ ਕਿ ਇੱਕ ਪੂ~ ਦੇਵੀ ਦੀ ਇਸ ਚੀਜ਼ ਦੇ ਲਈ ਪੂਜਾ ਕੀਤੀ ਜਾਂਦੀ ਹੈ ਸਭ ਤੋਂ ਜ਼ਿਆਦਾ

ਤੇ ਦੇਖਣ ਨੂੰ ਪੰਡਿਤ ਵਗ਼ੈਰਾ ਨੇ ਉਹ ਤਾਂ ਪਤਾ ਨੀ ਕਿੱਡੀਆਂ ਕਿੱਡੀਆਂ ਗੱਲਾਂ ਕਰਦੇ ਕਿ ਬ~

ਕਹਿ ਲਓ digital ਵੀ ਹੋ ਗਿਆ but ਬਹੁਤ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

ਤਿਉਹਾਰ ਦੀਵਾਲੀ ਵੀ ਤੁਸੀਂ ਮਨਾਉਂਦੇ ਹੋ ਹਨਾ

ਤੇ ਕਈ ਮੈਂ ਇਹ ਵੀ ਸੁਣਿਆ ਕਿ ਕਈ cities ਦੇ ਵਿੱਚ ਜਦੋਂ ਕਿਸੇ ਲੜਕੀ ਨੂੰ first period ਆਉਂਦਾ ਜਿਵੇਂ

ਬੰਗਾਲੀ ਜਿਹੜੇ ਹੁੰਦੇ ਨੇ ਨਾ ਬੰਗਾਲੀ ਬੜੇ ਮਨਾਉਂਦੇ ਨੇ। ਹਾਂ ਇਹ festival ਮ~ ਵਾਂਗੂ ਮਨਾਇਆ ਜਾਂਦਾ ਲੜਕੀ ਨੂੰ ਇੰਨਾ

ਕਰਦੇ ਵਿਆਹ ਤੇ ਕਰਦੇ ਆ ਨਾ ਉਹ ਚੀਜ਼ਾਂ ਕਰਦੇ ਨੇ

Hello ਸੁਖਦੇਵ ਜੀ ਸੁਖਦੇਵ ਜੀ ਮੈ ਆਪਣੇ Telecom ਦੇ ਵਿੱਚੋਂ ਬਹੁਤ ਪਰੇਸ਼ਾਨ ਹੋ ਚੁਕੀ ਹਾਂ ਮੇਰਾ ਜੇਹੜਾ ਇਹ ਨੰਬਰ ਹੈ ਨਾ ਇਸ ਤੇ ਜੀ Network ਬੜਾ ਘਟ ਆਂਦੇ Network ਬੜਾ Slow ਚਲਦਾ ਹੈ ਮੈ ਤਾ ਬਹੁਤ ਪਰੇਸ਼ਾਨ ਹੋ ਚੁਕੀ ਹਾਂ Net ਵਾਲਾ ਮੇਰਾ ਕਮ ਹੁੰਦਾ ਹੈ ਉਹ ਕੀਚੋ ਕੀਚੋ ਕਰ ਕਰ ਕੇ ਨੈਟ ਚਲਦਾ ਹੈ ਹੁਣ ਦੱਸੋ ਬੰਦਾ ਕੀ ਕਰੇ ਬੰਦਾ ਆਵਦਾ ਕਮ ਕਰੇ ਜਾ ਫੇਰ ਤੁਹਾਨੂ ਓਦੀਆਂ ਸਮਸਿਆਵਾਂ ਦਾ ਜਿਕਰ ਕਰੇ ਬੰਦੇ ਕੋਲ Time ਤਾ ਪੂਰਾ ਪੂਰਾ ਹੈ ਮੇਰਾ ਨਾਮ ਹੈਗਾ ਅਕਾਨਸ਼ਾ ਹਾਂਜੀ ਸੁਖਦੇਵ ਜੀ ਹਾਂਜੀ ਸੁਖਦੇਵ ਜੀ, ਮੈ ਤੁਹਾਨੂ ਦਸਦੀ ਹਾਂ ਜੀ ਮੈਨੇ ਆਦਾਰ ਕਾਰਡ ਦਿੱਤਾ ਸੀਗਾ ਆਦਾਰ ਕਾਰਡ ਦਾ Number ਵੀ ਨਿਕਲਿਆ ਸੀ ਮੇਰਾ ਆਦਾਰ ਕਾਰਡ ਲੈ ਗਏ ਸੀ Machinery ਚ ਪਾ ਕੇ ਓਨੁ ਨਾ Scan ਕੀਤਾ ਸੀਗਾ Scan ਕਰਨ ਤੋ ਬਾਦ ਸੁਖਦੇਵ ਜੀ ਤੁਸੀਂ ਮੈਨੂ ਸੁਨ ਰਹੇ ਹੋ ਸੁਖਦੇਵ ਜੀ ਮੈ ਤੁਹਾਨੂੰ ਦਸਦੇਣੀ ਹਾਂ ਜੀ ਓਨੇ ਮੇਰਾ ਆਧਾਰ ਕਾਰਡ ਲੈ ਕੇ ਜੀ MACHINE ਚ ਪਾ ਤਾ MACHINE ਚ ਪਾ ਕੇ ਸੁਖਦੇਵ ਜੀ ਫੇਰ ਓਨੇ SCAN ਕੀਤਾ ਹੈਗਾ SCAN ਕਰਨ ਤੋ ਬਾਦ ਸੁਖਦੇਵ ਜੀ ਫੇਰ ਓਨੇ Number ਵਿੱਚ ਨਾ ਇਕ ਅਹ ਪੋਇੰਟ ਵਿੱਚ ਨਾ ਮੇਰਾ ਆਦਾਰ ਕਾਰਡ ਦਾ Number ਭਰਿਆ ਸੀਗਾ Number ਭਰਨ ਤੋ ਬਾਦ ਸੁਖਦੇਵ ਜੀ ਫੇਰ ਓਹਨਾ ਨਾ ਜੀ ਮੇਰੀ ਨਾ ਫੋਟੋ ਖਿਚ ਲਈ ਸੀ ਜੀ ਆਪਣੇ Mobile ਵਿੱਚ ਫੋਟੋ ਖਿਚ ਕੇ ਫੇਰ ਓਹਨਾ ਮੇਰੇ ਆਦਰ ਕਾਰਡ ਦੇ ਨਾਲ ਜੇਹੜੀ ਮੇਰੀ ਫੋਟੋ ਸੀਗੀ ਓਹ Attach ਕਰਤੀ ਸੀਗੀ, ਫੇਰ Attach ਕਰਨ ਤੋ ਬਾਦ ਜੀ ਓਹ ਨਾ ਮੇਰੇ ਇਕ OTP ਆਇਆ ਸੀਗਾ ਫੇਰ ਜੀ ਓਨੇ ਮੇਰਾ OTP ਭਰ ਭੁਰ ਕੇ ਮੇਰਾ ਅਧਾਰ ਕਾਰਡ ਮੈਨੂੰ ਮੋੜ ਤਾ ਸੀ ਗਾ ਤੇ ਮੇਰੀ ਫੋਟੋ ਦੇ ਵਿੱਚ ਰਖ ਕੇ ਓਦੇ ਨਾਲ ਜੋੜ ਕੇ ਇਕ ਮੇਰੀ ID ਬਣਾ ਦਿੱਤੀ ID ਬਣਾਨ ਤੋ ਬਾਦ ਜੀ ਫੇਰ ਓਨੇ ਮੇਰਾ Number ਭੇਜ ਦਿੱਤਾ ਸੀਗਾ ਇਹ ਸਮਸਿਆ ਜੀ ਮੈਨੂ ਪਿਛਲੇ ਤਿਨ ਮਹੀਨਿਆ ਤੋ ਹੋ ਰਹੀ ਹੈ ਪਰੇਸ਼ਾਨੀ ਹੈਗੀ ਜੀ Hello Hello ਸੁਖਦੇਵ ਜੀ ਬੋਲਦੀ ਹਾਂ ਤੁਸੀਂ ਇੰਤਜ਼ਾਰ ਤਾ ਕਰੋ

ਫੇਰ ਕਈ ਵਾਰ ਜੀ ਮੈਨੂ ਐਵੇ ਹੁੰਦਾ ਹੁੰਦਾ ਮੈ ਕਿਥੇ ਨਾ ਗਲ ਕਰ ਰਹੀ ਹੋਵਾ ਗਲ ਕਰਦੀ ਕਰਦੀ ਨਾ ਫੋਨ ਤੁਹਾਨੂ ਨੀ ਲਾਇਆ ਹੁੰਦਾ ਮੈ ਅਗਲੇ ਨੂੰ ਕੇਹਂਦੀ ਆ ਤੁਹਾਡੀ ਆਵਾਜਹੀ ਨੀ ਆਂਦੀ ਆਵਾਜ ਹੀ ਨੀ ਆਂਦੀ

SEND ਹੁੰਦਿਆ ਨੇ ਜਾ ਕੇ ਮਨ ਲਵੋ ਓਦੇ ਵਿੱਚ ਇਕ ਬੰਦਾ ਭਨ ਟ੍ਰਾ ਕੇ ਥਕ੍ਕਾ ਹਾਰ ਹੁੰਦਾ ਹੈ ਜੀ, ਐਵੇ ਅੰਗੜਾਈਆ ਲੈ ਲੈ ਕੇ ਮਸਾਂ ਗੋਲ ਗੋਲ ਕੁਮਦੀਆਂ ਨੇ ਜੀ ਗੋਲ ਗੋਲ ਕੁਮਨ ਤੋਂ ਬਾਧ ਜੀ ਘੰਟਾ ਲਗਾਂਦੀਆਂ ਫੇਰ ਹਾਂਜੀ ਜੀ ਥੋਨੂ ਇੱਕ ਹੋਰ ਗਲ ਦੱਸਾ ਜੀ ਮੈਂ ਸੁਨ ਰਿਹਾ ਹਾਂ Hello ਸੁਖਦੇਵ ਜੀ ਜੀ ਮੈਂ ਨਾ ਜੀ ਜੇ ਕਿਸੇ ਨੂ Message ਭੇਜਦੀ ਹਾਂ ਨਾ, What'up ਵਾਲੇ Message ਵਿੱਚ ਗੋਲ ਗੋਲ ਘੂਮੀ ਜਾਂਦਾ ਗੋਲ ਗੋਲ ਘੂਮੀ ਜਾਂਦਾ Message ਹੀ ਨੀ ਜਾਂਦਾ ਗੋਲ ਗੋਲ ਹੀ ਘੂਮੀ ਜਾਂਦਾ ਦੱਸੋ ਜੀ ਹੁਣ ਬੰਦਾ ਕੀ ਕਰੇ ਹਾਂਜੀ ਜੀ ਹਾਂਜੀ ਜੀ ਰੱਖ ਸਕਦੇ ਹੋ ਜਿੱਥੇ ਰੱਖੋ ਸੁਖਦੇਵ ਜੀ ਮੈਂ ਤਾ ਪੂਰੀ ਜ਼ਿੰਦਗੀ Hold ਤੇ ਰਹ ਸਕਦੀ ਹਾਂ ਜੀ ਹੁਣ ਦੱਸੋ ਤੁਸੀਂ ਕੀ ਕਹੰਦੇ ਸੀ ਸੁਖਦੇਵ ਜੀ, ਸੁਖਦੇਵ ਜੀ, ਹਾਂਜੀ ਜੀ, ਮੈਂ ਤੁਹਾਨੂ ਐਵੇ ਕੇਹਂਦੀ ਸੀ ਮੇਰੇ Net ਤੇ Phone ਦੀ ਜੇੜੀ ਸਮਸਿਆ ਓਹਨੂੰ ਛੇਤੀ ਠੀਕ ਕਰ ਦੋ ਸੁਖਦੇਵ ਜੀ ਤੁਸੀਂ ਵੀ ਨਾ ਦੁਬਾਰਾ ਦਸਯੋ ਸੁਖਦੇਵ ਜੀ ਦੁਬਾਰਾ ਦਸਯੋ ਕੇਡੇ Mode ਤੇ ਲਵਾ ਦੰਦੇਦਾ ਜੀ ਮੈਨੂੰ ਤੁਹਾਡੀ ਅਵਾਜ਼ ਸਮਜ ਨਹੀਂ ਆਈ ਹਾਂਜੀ ਤੁਸੀਂ ਸੁਖਦੇਵ ਜੀ ਕੁਛ ਕੁਛ ਹਾਂਜੀ ਸੁਖਦੇਵ ਜੀ ਮੈਨੂ ਨਜ਼ਰ ਆਰੇਹਾ ਹੈ Setting ਦਾ option Setting option ਵਿੱਚ ਜਾ ਕੇ Airplane mode ਮੈਨੇ ਖ਼ਤਮ ਕਰਨਾ ਹੈ ਸੁਖਦੇਵ ਜੀ ਜਾ ਫੇਰ ਜੇਹੜਾ Data data ਹੈ ਓਹ ਉਡਾਨਾ ਹੈਗਾ ਤੁਸੀਂ ਦੱਸੋ ਸੁਖਦੇਵ ਜੀ ਮੈਂ ਪੰਜਾਬ ਦਾ ਰਹਿਣੇ ਵਾਲਾ ਹੈ ਜੀ ਤੇ ਮੈਂ ਅੱਜ ਤੁਹਾਨੂੰ ਦੱਸਣ ਵਾਲਾ ਜੀ ਫੁਟਬਾਲ ਖੇਲਦਾ ਹੁੰਦਾ ਸੀਗਾ ਮੈਂ player ਹਾਂ ਫੁਟਬਾਲ ਦਾ ਅਹ ਆਪਣਾ ਬਰਾਜ਼ੀਲ ਦਾ ਕ੍ਰਿਸਟਨ ਰੋਨਾਲਡੋ ਬਹੁਤ ਵਧੀਆ ਫੁਟਬਾਲ player ਹੈ ਤੁਹਾਨੂੰ ਉਹਦੀ story ਦੱਸਦਾ ਹੈ ਇੱਕ ਉਹਦੇ ਉਹਨੂੰ ਦੇਖ ਕੇ inspire ਹੋਇਆ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਉਹਦੀ game ਦੇਖ ਕੇ ਹੀ ਮੈਂ ਫੁਟਬਾਲ ਖੇਲਣ ਲੱਗਾਂ ਤੁਹਾਨੂੰ ਸੱਚੀ ਗੱਲ ਦੱਸਾਂ ਇੱਕ ਉਹ ਖੇਲਦਾ ਸੀਗਾ ਛੋਟੇ ਹੁੰਦੇ ਤੋਂ ਮਤਲਬ ਗ਼ਰੀਬ ਗ਼ਰੀਬ ਪਰਿਵਾਰ ਤੋਂ ਸੀਗਾ ਮੁੰਡਾ ਉਹ ਰੋਨਾਲਡੋ ਗ਼ਰੀਬ ਪਰਿਵਾਰ ਤੋਂ ਸੀਗਾ ਮੁੰਡਾ ਉਹ ਬਹੁਤ ਹੀ ਜ਼ਿਆਦਾ ਗ਼ਰੀਬ ਪਰਿਵਾਰ ਤੋਂ ਸੀਗਾ ਰੋਨਾਲਡੋ ਠੀਕ ਹੈ ਕਿਆ ਹੁੰਦਾ ਸੀਗਾ ਉਹ school 'ਚ ਉਹਨੂੰ ਘਰਦਿਆਂ ਨੇ school 'ਚ ਲਵਾਇਆ ਉਹਦਾ ਪੜ੍ਹਨੇ ਦਾ ਜੀਅ ਨੀ ਕਰਦਾ ਹੁੰਦਾ ਸੀਗਾ, ਉਹ school ਤੋਂ ਦੌੜ ਜਾਂਦਾ ਸੀਗਾ ਠੀਕ ਹੈ ਜੀ School ਤੋਂ ਦੌੜ ਜਾਂਦਾ ਸੀਗਾ ਫਿਰ ਉਹ ਤੋਂ ਬਾਅਦ ਕਿਆ ਹੁੰਦਾ ਸੀਗਾ ਤੁਹਾਨੂੰ ਸੱਤਵੀਂ ਅੱਠਵੀਂ ਦੀ ਗੱਲ ਦੱਸ ਰਿਹਾਂ ਰੋਨਾਲਡੋ ਦੀ ਆਹ ਗੱਲ ਹੈਗੀ ਹੈ ਉੱਨੀ ਸੌ ਅੱਸੀ ਦੀ ਉੱਨੀ ਸੌ ਅੱਸੀ ਦੀ ਗੱਲ ਹੈ ਤੇ ਤੁਹਾਨੂੰ ਮੈਂ ਉੱਨੀ ਸੌ ਅੱਸੀ ਦੀ ਗੱਲ ਦੱਸ ਰਿਹਾਂ ਰੋਨਾਲਡੋ ਦੀ ਠੀਕ ਨੀ ਤੇ ਕਿਆ ਹੁੰਦਾ ਸੀਗਾ ਉਹਨੂੰ school 'ਚ ਲੈ ਕੇ ਜਾਂਦੇ ਸੀਗਾ school ਚੋਂ ਦੌੜ ਜਾਂਦਾ ਸੀਗਾ ਉਹ ਫਿਰ ਸਿੱਧਾ ground 'ਚ ground 'ਚ ਜਾ ਕੇ ਫੁਟਬਾਲ ਖੇਲਣ ਲੱਗ ਜਾਂਦਾ ਸੀਗਾ ਆਪਣੇ ਯਾਰਾਂ ਦੋਸਤਾਂ ਨਾਲ, ਜਿਹੜੇ ਉਹਦੇ ਮੁੰਡੇ ਹੁੰਦੇ ਸੀਗੇ ਨਾਲ ਦੇ ਤੇ ਉੱਥੋਂ ਫਿਰ ਉਹਨੂੰ offer ਆਇਆ ਆਪਣਾ ਯੁਨ~ ਯੁਨਾਈਟਡ ਕਿੰਗਡਮ ਹੈ ਇੱਕ state ਉਹਦਾ offer ਆਇਆ ਵੀ ਹਾਂ ਵੀ ਤੈਨੂੰ select ਕਰ ਲਵਾਂਗੇ, ਤੂੰ ਫੁਟਬਾਲ ਖੇ~ ਆ ਜਾ ਖੇਲਣ ਤੇ ਉਹ ਨੀ select ਹੋਇਆ ਉਹਦਾ ਯਾਰ ਦੋਸਤ select ਹੋ ਗਿਆ ਰੋਨਾਲਡੋ ਦਾ ਠੀਕ ਹੈ ਉਹਨੂੰ ਬਹੁਤ ਗੁੱਸਾ ਆਇਆ ਉਹਦੇ ਯਾਰ ਦੋਸਤ ਨੇ ਸੋਚਿਆ ਕਿ ਰੋਨਾਲਡੋ ਵਧੀਆ ਖੇਲਦਾ ਮੇਰੇ ਤੇ ਕਿਉਂ ਨਾ ਮੈਂ ਇਸਨੂੰ ਮੌਕਾ ਦੇ ਦੇਵਾਂ ਉਹਦੇ ਦੋਸਤ ਨੇ ਇੰਨਾ ਵਧੀਆ ਕਰਿਆ, ਉਹਨੂੰ ਮੌਕਾ ਦੇ ਦਿੱਤਾ, ਔਰ ਅੱਜ ਉਸ ਮੌਕੇ ਕੀ ਵਜਾ ਤੇ ਨਾ ਉਹ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 ਹਾਲਾਂਕਿ ਇੰਡੀਆ ਵੀ ਵਿਰਾਟ ਕੋਹਲੀ ਦੇ ਸਭ ਤੋਂ ਜ਼ਿਆਦਾ follower ਹੈ ਦੋ ਸੌ ਤੇਤੀ ਮਿਲੀਅਨ ਇੰਸਟਾਗ੍ਰਾਮ ਤੇ, ਤੇ ਪੂਰੇ world 'ਚ ਕ੍ਰਿਸਟਨ ਰੋਨਾਲਡੋ ਦੇ ਹੈ ਪੰਜ ਸੌ ਤੇਤੀ ਮਿਲੀਅਨ ਇੰਨਾ popular ਬੰਦਾ ਹੈ ਉਹ ਦੁਬਈ 'ਚ ਚੱਲ ਜਾਏ, ਕਿਤੇ ਵੀ ਚੱਲ ਜਾਏ ਸਪੇਨ 'ਚ ਰਹਿੰਦਾ ਹੈ ਵੈਸੇ ਉਹ ਜਿੱਥੇ ਮਰਜ਼ੀ ਚਲੇ ਜਾਏ ਇੰਨੀ ਚੜ੍ਹਾਈ ਹੈ ਇੰਨਾ ਉਹਦਾ ਸਤਿਕਾਰ ਕਰਦੇ, ਜਿੱਦਾਂ ਸਾਹਰੁਖਾਨ ਦਾ ਦੁਬਈ 'ਚ ਕਰਦੇ ਹੈ ਓਦਾਂ ਹੀ ਰੋਨਾਲਡੋ ਦਾ ਕਰਦੇ ਹੈ ਆਹ ਦੋ ਬੰਦੇ ਹੈ ਜਿਹੜੇ brand ਅੰਬੈ~ ਉਹ ਹੈ ਉਹਦੇ ਡੁਬਈ ਦੇ ਵੀ ਇੰਨ ਦੋਨਾਂ ਨੂੰ ਇੱਜਤ ਬਰਾਬਰ ਮਿਲਦੀ ਹੈ ਡੁਬਈ 'ਚ ਹੋਰ ਕੋਈ ਮੈਂ ਦੇਖਿਆ ਇਹ ਜਿਹਾ ਕੋਈ ਨੀ ਦੇਖਿਆ, ਜਿਹਨੂੰ ਇੱਜਤ ਬਰਾਬਰ ਮਿਲਦੀ ਹੋਵੇ, ਜਾਂ ਕਿਸੇ ਦਾ ਕਰਦੇ ਹੋਏ, ਨਾ ਸਲਮਾਨ ਖਾਨ ਹੋ ਗਿਆ, ਨਾ ਸਾਹਰੁਖਾਨ ਹੋ ਗਿਆ ਕਿਸੀ ਡੁਬਈ 'ਚ ਦੇਖਿਆ ਨਾ ਰੁਤਬਾ ਜਿੰਨਾ ਰੋਨਾਲਡੋ ਤੇ ਸਾਹਰੁਖਾਨ ਦਾ ਹੈ, ਆਹ ਮੈਂ ਪਹਿਲੇ ਹਾਲੇ 'ਚ ਖ਼ਬਰ ਦੇਖ ਕੇ ਹਟਿਆ ਹੈ, ਆਪਣੇ ਸਾਹਰੁਖਾਨ ਦੀ ਅਹ ਸਾਹਰੁਖਾਨ ਦੀ ਕਿਆ ਕਹਿੰਦੇ ਜਦ ਵੀ film release ਹੁੰਦੀ ਹੈ ਬੁਰਜ਼ ਖਲੀਫ਼ਾ ਸੁਣਿਆ ਹੋਣਾ ਤੁਸੀਂ ਉਸ ਤੇ ਪੱਕਾ ਹੀ ਪੱਕਾ ਉੱਥੇ ਬੁਰਜ਼ ਖਲੀਫ਼ਾ ਤੇ poster ਲੱਗਣਾ ਹੀ ਲੱਗਣਾ ਉਹਦਾ video ਆਉਣੀ ਆਉਣੀ ਨਾਲੇ ਇੱਕ ਮਿੰਟ ਬੁਰਜ਼ ਖਲੀਫ਼ਾ ਤੇ video ਦੀ ਕੀਮਤ ਦੇਖ ਲਓ ਕਿੰਨੀ ਹੁੰਦੀ ਹੈ l ਘੱਟ ਤੋਂ ਘੱਟ ਹੁੰਦੀ ਹੋਣੀ ਹੈ ਆਪਣੇ ਇੰਡੀਆ ਕੇ ਪੈਸਿਆਂ ਨਾਲ ਇੰਡੀਆ ਦੇ ਪੈਸਿਆਂ ਨਾਲ ਹੁੰਦੀ ਹੋਣੀ ਹੈ ਅੱਠ ਨੋਂ ਕਰੌੜ ਦਸ ਕਰੌੜ ਪੰਦਰਾਂ ਕਰੌੜ ਏਦਾਂ ਲਾ ਲਓ ਯਾਰ ਤੁਸੀਂ ਠੀਕ ਨੀ ਜ਼ਿਆਦਾ ਹੀ ਹੁੰਦੀ ਹੋਣੀ ਇਸ ਤੇ ਸਾਹਰੁਖਾਨ ਦੀ ਦੇਖ ਲਓ free ਹੁੰਦੀ ਹੈ l ਕਿਉਂਕਿ ਉਹਦਾ ਨਾਮ ਹੀ ਇੰਨਾ ਡੁਬਈ 'ਚ ਨਾਲੇ ਰੋਨਾਲਡੋ ਦਾ ਵੀ ਇੰਨਾ ਨਾਮ ਹੈ same ਤੁਹਾਨੂੰ ਰੋਨਾਲਡੋ ਦੀ ਗੱਲ ਦੱਸ ਰਿਹਾਂ, ਰੋਨਾਲਡੋ ਦਾ ਵੀ ਇੰਨਾ ਹੀ ਨਾਮ ਹੈ ਸਾਹਰੁਖਾਨ ਦਾ ਵੀ ਇੰਨਾ ਹੀ ਨਾਮ ਹੈ ਕਿਉਂ ਹੈ ਨਾਮ popular ਹੋਏ ਹੋਏ ਹੈ ਸਾਹਰੁਖਾਨ ਦਾ ਤਾਂ ਚੱਲ ਮੈਂ ਮੰਨਿਆ ਵੀ ਹਾਂ ਵੀ ਬੋਲੀਵੁਡ star ਹੈ ਬੋਲੀਵੁਡ 'ਚ king ਖਾਨ ਹੈ ਉਹ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 ਸਭ ਤੋਂ ਜ਼ਿਆਦਾ ਉਹਨੂੰ ਗੋਲ ਕਰਨੇ ਦਾ record ਵੀ ਉਹ, ਉਹਦੇ ਕੋਲ ਹੈ, ਰੋਨਾਲਡੋ ਕੋਲ ਹੈ, ਤੇ handsome ਹੋਣ ਦਾ record ਵੀ ਉਹਦੇ ਕੋਲ ਹੈ, ਪਤਾ ਨੀ ਕਿੰਨੇ record ਹੈ world record ਕਿੰਨੇ ਉਹਨੇ ਰੋਨਾਲਡੋ ਨੇ ਬਣਾ ਤੇ ਹੈ ਹਾਲਾਂਕਿ ਉਹਦੀ ਉਮਰ ਹੈਗੀ ਹੈ ਇਸ time ਅੜਤਾਲੀ ਸਾਲ।

ਤੇ ਇਸ ਗੱਲ ਨੂੰ ਰੋਨਾਲਡੋ ਨੂੰ ਬਹੁਤ ਉਹ ਹੋਇਆ ਵੀ ਹਾਂ ਵੀ ਮੈਂ ਉਹਨੇ ਸੋਚਿਆ ਹੋਇਆ ਸੀਗਾ ਵੀ trophy ਜਿੱਤਣੀ ਜਿੱਤਣੀ ਹੈ ਮੈਂ, ਹਾਲਾਂਕਿ ਮੈਸੀ ਜਿੱਤ ਗਿਆ, ਮੈਸੀ ਤਾਂ ਚਲੋ ਬਾਹਰ ਹੋ ਗਿਆ world ਕੱਪ ਤੋਂ ਰੋਨਾਲਡੋ ਨੇ ਰੋਨਾਲਡੋ ਸੋਚ ਰਿਹਾ ਹੈਗਾ ਵੀ ਹਾਂ ਵੀ ਮੈਂ ਇਸ ਇੱਕ ਇੱਕ ਸਾਲ ਹੋਰ ਮੈਨੂੰ ਮੌਕਾ ਮਿਲੇ ਤੇ ਮੈਂ world ਕੱਪ ਦੀ trophy ਲੈ ਕੇ ਆਵਾਂ ਹੀ ਆਵਾਂ ਹੁਣ ਅੱਜ ਕੱਲ੍ਹ ਵੈਸੇ ਮੈਂ ਦੇਖਿਆ ਯਾਰ ਇਹ ਮੈਸੀ ਨੂੰ ਜ਼ਿਆਦਾ fan following ਦਿੱਤੀ ਜਾ ਰਹੀ ਹੈ ਰੋਨਾਲਡੋ ਤੋਂ ਜ਼ਿਆਦਾ ਮੈਸੀ ਨੂੰ ਦਿੱਤੀ ਜਾ ਰਹੀ ਹੈ ਕਿਉਂ ਦਿੱਤੀ ਜਾ ਰਹੀ ਹੈ ਆਹ world ਕੱਪ ਕਰਕੇ ਦਿੱਤੀ ਜਾ ਰਹੀ ਹੈ world ਕੱਪ ਜਿੱਤਿਆ ਉਹ, ਤਾਂ ਦਿੱਤੀ ਜਾ ਰਹੀ ਹੈ, ਮੈਂ ਆਹ ਚੀਜ਼ ਦੇਖੀ ਹੈ ਜਿੰਨੇ ਵੀ player ਹੈ ਫੁਟਬਾਲ ਦੇ ਹੋ ਗਏ, ਕ੍ਰਿਕਟ ਦੇ ਹੋ ਗਏ ਹੁਣ IPL ਸ਼ੁਰੂ ਹੋਣਾ ਵਾਲੇ ਦੇਖ ਲਓ ਜਿਹੜਾ ਇੰਗਲੈਂਡ ਦਾ ਆਪਣੇ ਇੰਡੀਆ ਦੇ ਇੰਨੇ ਬੰਦੇ ਨੀ ਹੈ ਜਿੰਨੇ ਇੰਗਲੈਂਡ ਦੇ ਬਾਹਰ ਦੇ ਬੰਦੇ ਸਭ ਤੇ ਵੱਧ ਜਿਹਨੂੰ ਕਹਿੰਦੇ ਨਾ ਸਭ ਤੇ ਵੱਧ ਕੀਮਤ 'ਚ player ਵਿਕਿਆ ਉਹਦਾ ਨਾਂ ਭੁੱਲ ਗਿਆ ਮੈਂ, ਹੁਣੀ ਮੈਂ news ਪੜ੍ਹਕੇ ਹਟਿਆ ਅਠਾਰਾਂ ਕਰੌੜ 'ਚ ਉਹ ਵੀ ਇੰਗਲੈਂਡ ਦਾ ਖਿਲਾਡੀ ਦੇਖ ਲਓ ਆਪਣੇ ਇੰਡੀਆ ਦੇ player ਕਿਆ ਵਧੀਆ ਨੀ ਖੇਲਦੇ ਯਾਰ ਨਾਲੇ IPL ਇੰਡੀਆ 'ਚ ਹੁੰਦਾ ਹੈ ਇੰਡੀਆ 'ਚ ਹੁੰਦਾ ਹੈ IPL ਬਾਹਰ ਨੀ ਹੁੰਦਾ ਨਾਲੇ ਬਾਹਰ ਕੀ ਟੀਮਾਂ ਦਾ ਅਸੀਂ ਲੈਂਦੇ ਹਾਂ ਫਿਰ ਵੀ ਦੇਖ ਲਓ IPL ਕਿੰਗਸ ਇਲੈਵਨ ਪੰਜਾਬ ਨੇ ਸਭ ਤੋਂ ਮਹਿੰਗਾ ਖਿਲਾਡੀ ਲਿਆ ਹੈ ਆਪਣੀ ਪੰਜਾਬ ਪੰਜਾਬ ਦੀ ਹੋਈ ਗੱਲ ਦੱਸ ਰਿਹਾਂ ਪੰਜਾਬ ਦੀ team ਨੇ ਸਭ ਤੋਂ ਮਹਿੰਗਾ ਖਿਲਾਡੀ ਲਿਆ ਅਠਾਰਾਂ ਕਰੌੜ 'ਚ ਅਠਾਰਾਂ ਕਰੌੜ ਸਾਢੇ ਅਠਾਰਾਂ ਕਰੌੜ 'ਚ ਦੇਖ ਲਓ ਕੋਈ ਵਿਰਾਟ ਕੋਹਲੀ ਕੋਈ ਉਹ ਨੀ ਕੋਈ ਮਤਲਬ ਜਿਹਨੂੰ ਕਹਿੰਦੇ ਨਾ ਕੋਈ ਮਤਲਬ ਇੰਨਾ ਮਹਿੰਗਾ ਨੀ ਵਿਕਿਆ ਜਿੰਨਾ ਮਹਿੰਗਾ ਆਹ player ਵਿੱਕਿਆ ਹੈ ਤੋਂ ਵੀ ਮਹਿੰਗਾ ਵਿੱਕਿਆ ਨਾਲੇ ਸਭ ਤੋਂ ਵਧੀਆ ਖੇਲਦਾ ਹੈ ਆਹ ਜਿੱਥੇ ਤੱਕ ਮੈਨੂੂੰ ਪਤਾ ਹੈ ਬੈਟਬਾਲ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਦੇਖ ਲਓ ਅਠਾਰਾਂ ਕਰੌੜ ਛੋਟੀ ਮੋਟੀ ਰਕਮ ਨੀ ਅਠਾਰਾਂ ਕਰੌੜ ਤੇ ਪਾਕਿਸਤਾਨ ਵਾਲੇ ਨੂੰ ਆਹ ਗੱਲ ਪੁੱਛੀ

ਕਹਿੰਦਾ ਸਾਡੇ ਤਾਂ ਦੇਸ 'ਚ ਗ਼ਰੀਬ ਇੰਨੀ ਆਈ ਹੋਈ ਹੈ ਹੁਣ ਦੱਸ ਨੀ ਸਕਦਾ ਕਹਿੰਦਾ ਕਹਿੰਦਾ ਮੈਂ ਸੋਚਦਾ ਵੀ ਇੱਕ ਹੋਰ ਸੱਚ ਕਿਆ ਕਹਿੰਦੇ ਉਸਨੂੰ ਆਹ ਆਪਣਾ ਬਾਬਰ ਹੈ ਜਿਹੜਾ ਪਾਕਿਸਤਾਨ ਦਾ ਉਹ ਹੈ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 ਵੀ ਇੱਕ ਜਿਹੜਾ player ਹੈ ਕਿਆ ਨਾਮ ਹੈ ਉਹਦਾ ਆਪਣਾ ਅਹ ਬੁਮਰਾਹ ਜਿਹੜਾ bowler ਹੈ ਇੰਡੀਆ ਦਾ fast bowler ਹੈ ਜਿਹੜਾ main ਚੱਲਦਾ ਪਿਆ ਇਸ time ਉਹਦਾ ਵੀ retirement ਦਾ chance ਉਹ ਵੀ ਕਹਿੰਦਾ ਇਸ ਵਾਰ IPL ਨੀ ਖੇਲੇਗਾ। ਉਹ ਇੰਨਾ ਵਧੀਆ player ਹੈ ਮੈਂ ਤੁਹਾਨੂੰ ਦੱਸ ਨੀ ਸਕਦਾ ਇੰਡੀਆ 'ਚ ਅਹ ਆਪਣਾ ਸੋਏ ਬਖਤਰ ਤੋਂ ਬਾਅਦ ਪਾਕਿਸਤਾਨ ਦਾ player ਹੈ ਸੋਏ ਬਖਤਰ, ਜਿਹੜਾ ਸਭ ਤੇ ਜ਼ਿਆਦਾ ਤੇਜ਼ ਬਾਲ ਗੇਰਦਾ ਸੀਗਾ world record ਹੈ ਉਹਦੇ ਕੋਲ fast ਬਾਲ ਖੇਲਣੇ ਦਾ ਤੋਂ ਬਾਅਦ ਤੋਂ ਬਾਅਦ ਤੁਹਾਨੂੰ ਹੋਰ player ਦੱਸਦਾਂ ਜਿਹੜੇ fast ਬਾਲ ਖੇਲਦੇ ਸੀਗੇ, ਉਹਨਾਂ ਤੋਂ ਬਾਅਦ world record ਹੈ ਉਹਦੇ ਕੋਲ ਤੇ ਸਭ ਤੇ ਤੇਜ਼ ਬਾਲ ਖੇਲ ਖੇਲਣੇ ਦਾ, ਸੋਏ ਬਖਤਰ ਨੇ interview 'ਚ ਆਹ ਗੱਲ ਕਹੀ ਸੀਗੀ ਇੱਕ ਵਾਰੀ ਵੀ ਹਾਂ ਵੀ ਅੱਜ ਕੱਲ੍ਹ ਦੇ ਬਾਲਰਾਂ batsman ਨੂੰ ਤਾਂ ਰਿਹਾ ਹੀ ਨੀ ਕੁਛ, ਵੀ ਅੱਜ ਕੱਲ੍ਹ ਦੇ player ਤਾਂ ਮਤਲਬ interest ਨਾਲ ਖੇਲਦੇ ਹੀ ਨੀ ਦਿਲ ਲਾ ਕੇ ਤਾਂ ਖੇਲਦੇ ਹੀ ਨੀ ਅੱਜ ਕੱਲ੍ਹ ਦੇ player ਪਹਿਲਾਂ ਹੁੰਦਾ ਸੀਗਾ ਏਦਾਂ ਵੀ ਹਾਂ ਵੀ ਸਾਰੇ ਮਤਲਬ ਵਧੀਆ ਖੇਲਦੇੇ ਸੀਗੇ ਹੁਣ ਤਾਂਂ ਕੋਈ ਹੈ ਹੀ ਨੀ ਮਤਲਬ ਵੀ ਜਿਹੜਾ ਵੀ ਵਧੀਆ ਖੇਲ ਲੈਂਦਾ ਹੈ ਪਹਿਲਾਂ ਖੇਲਦੇ ਸੀਗੇ ਬੰਦੇੇ ਹੁਣ ਨੀ ਕੋਈ ਖੇਲਦਾ ਵਧੀਆ ਮੈਂ ਆਹ ਚੀਜ਼ ਦੇਖੀ ਹੈ ਸੋਏ ਬਖਤਰ ਨੇ ਕਿਹਾ ਸੀਗਾ ਕਪਿਲ ਸ਼ਰਮਾ show 'ਚ ਉਹ ਇੰਡੀਆ 'ਚ ਆਉਂਦਾ ਹੈ ਆਪਣਾ ਕਪਿਲ ਸ਼ਰਮਾ show ਬਹੁਤ ਵਧੀਆ show ਹੈ, ਬਹੁਤ ਮਸ਼ਹੂਰ show ਹੈ। ਬਹੁਤ ਹੀ ਮਤਲਬ ਦੁਨੀਆਂ ਪਸੰਦ ਕਰਦੀ ਹੈ ਉਸ show ਨੂੰ ਉਸ show 'ਚ ਕਿਹਾ ਥਾ ਸੋਏ ਬਖ਼ਤਰ ਨੇ ਵੀ ਹਾਂ ਵੀ ਪਹਿਲਾਂ ਹੁੰਦੀ ਸੀ ਮਤਲਬ ਵੀ ਜਿੱਦ ਰੱਖਣੀ ਅਸੀਂ ਇੱਕ ਦੂਜੇ ਨਾਲ ਵੀ ਹਾਂ ਵੀ bowling ਪਾਉਣੀ ਹੈ ਸਚਿਨ ਤੈਂਦੁਲਕਰ ਜੀ ਜਿਹੜੇ ਹੁੰਦੇ ਸੀਗੇ ਉਹ batting ਕਰਦੇ ਸੀਗੇ ਅਸੀਂ ਡਰਦੇ ਸੀਗੇ ਕਹਿੰਦੇ ਬਾਲ ਪਾਉਂਦੇ ਹੋਏ ਵੀ ਉਹ ਕਿੱਧਰ ਨੂੰ ਮਾਰ ਦਓਗੇ ਸੋਏ ਬਖਤਰ ਨੇ ਆਪਣੇ ਮੂੰਹ ਨਾਲ ਆਹ ਗੱਲ ਕਹੀ ਹੈ ਅਸੀਂ ਡਰਦੇ ਹੁੰਦੇ ਸੀਗੇ ਆਹ ਗੱਲ ਕ~ ਕਹਿੰਦੇ ਨੂੰ, ਵੀ ਆਹ ਪਤਾ ਨੀ ਸਾਲਾ ਕਿੱਧਰ ਨੂੰ ਬਾਲ ਮਾਰ ਦਊਗਾ ਪਤਾ ਨੀ ਹੁੰਦਾ ਸੀਗਾ ਤੇ ਕਪਿਲ ਸ਼ਰਮਾ ਨੇ ਇੱਕ ਸਵਾਲ ਪੁੱਛਿਆ ਸੋਏ ਬਖਤਰ ਤੇ ਵੀ ਤ~ ਤੁਹਾਨੂੰ ਸਭ ਤੋਂ ਜ਼ਿਆਦਾ ਡਰ ਇੰਡੀਅਨ batsman ਤੋਂ ਸਭ ਤੋਂ ਜ਼ਿਆਦਾ ਡਰ ਕਿਸ ਤੋਂ ਲੱਗਦਾ ਸੀਗਾ ਉਹ ਕਹਿੰਦਾ ਮੈਨੂੰ ਤਿੰਨ ਤੋਂ ਸ~ ਸਭ ਤੋਂ ਜ਼ਿਆਦਾ ਡਰ ਲੱਗਦਾ ਸੀਗਾ, ਰਾਹ~ ਰਾਹੁਲ ਦਰਵਿੜ ਤੋਂ, ਸਚਿਨ ਤੈਂਦੁਲਕਰ ਤੋਂ, ਸੋਰਵ ਗਾਂਗੁਲੀ ਤੋਂ ਕਹਿੰਦਾ ਤਿੰਨ batsman ਥੇ ਜਿਹੜੇ ਸਭ ਤੋਂ ਜ਼ਿਆਦਾ ਜ~ ਜਿਹਨਾਂ ਤੋਂ ਸਭ ਤੋਂ ਜ਼ਿਆਦਾ ਮੈਨੂੰ ਡਰ ਲੱਗਦਾ ਸੀ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 ਆਪਣੇ ਇੰਡੀਆ ਵਾਸਤੇ ਨਾ ਬਹੁਤ ਮਾਣ ਵਾਲੀ ਗੱਲ ਹੈ ਆਹ ਵੀ ਉਹਨੇ ਸੋਏ ਬਖਤਰ ਇੱਡਾ player ਹੈ ਉਹਨੇ ਆਹ ਗੱਲ ਕਹਿ ਦਿੱਤੀ ਵੀ ਮੈਨੂੰ ਆਹ ਤਿੰਨ ਪਲੇਅਰਾਂ ਤੋਂ ਡਰ ਲੱਗਦਾ ਸੀਗਾ ਤੁਸੀਂ ਆਪ ਸੋਚ ਲਓ ਹੁਣ ਗੱਲ ਹੋ ਗਈ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਸੀਗਾ ਮੈਂ ਇੱਕ phone ਚਲਾਇਆ ਮੈਂ ਦੇਖਿਆ ਮੈਂ ਕਿਹਾ ਸੋਏ ਬਖਤਰ ਹੈ ਕਪਿਲ ਸ਼ਰਮਾ show 'ਚ ਆਇਆ ਪਾਕਿਸਤਾਨ ਦੇ ਬੰਦੇ ਵੀ ਆਉਣ ਲੱਗ ਗਏ ਕਪਿਲ ਸ਼ਰਮਾ show 'ਚ ਮੈਂ ਦੇਖ ਕੇੇ ਹੈਰਾਨ ਹੋ ਗਿਆ ਨਾਲ ਉਹਦੇ ਦੋ player ਹੋਰ ਆਏ ਹੋਏ ਮੈਨੂੰ ਨਾਮ ਨੀ ਪਤਾ ਉਹਨਾਂ ਦਾ ਉਹਨੇ ਜਦ ਆਹ ਗੱਲ ਕਹੀ ਸੀਗੀ, ਮੈਂ ਸੁਣ ਕੇ ਹੈਰਾਨ ਹੋ ਗਿਆ ਵੀ ਲੈ ਬਾਈ ਆਹ ਗੱਲ ਵੀ ਹੋ ਸਕਦੀ ਹੈ ਸਮਝ ਨੀ ਆਉਂਦੀ ਯਾਰ ਅੱਜ ਕੱਲ੍ਹ ਦੁਨੀਆ 'ਚ ਕੀ ਹੁੰਦਾ ਪਿਆ ਵੈਸੇ ਹਨਾ, ਬਹੁਤ ਹੀ ਮਤਲਬ ਬਹੁਤ ਹੀ ਜ਼ਿਆਦਾ ਪਤਾ ਹੀ ਨੀ ਲੱਗਦਾ ਅੱਜ ਕੱਲ੍ਹ ਵੈਸੇ ਸੱਚੀ ਦੱਸਾਂ ਕੀ ਹੁੰਦਾ ਪਿਆ।

ਹੋਰ ਕੀ ਕਰਦੇ ਪਏ ਹਾਂ ਘਰਦੇ ਵਧੀਆ ਤੂੰ ਦੱਸ। ਹੋਰ ਮੈਂ ਕਿਹਾ ਤੁਸੀਂ ਮੈਂ ਕਿਹਾ ਤੁਸੀਂ ਤੇ ਕਰਨਾ ਨੀ, ਅਸੀਂ ਕਰ ਲਈਏ phone

ਹਮ ਹੋਰ ਫਿਰ ਅੱਛਾ ਮੈਂ ਨੀ ਕਰਦੀ ਮੈਂ ਤੇ ਹਰ ਵਾਰ ਕਰਦੀ ਹਾਂ। ਹਮ ਕਿੱਥੇ ਯਾਰ ਵਿਆਹ ਦੇ function ਦੀ ਤਿਆਰੀ ਆ ਯਾਰ, ਉਹ ਹੀ ਕਰਦੀ ਪਈ ਹਾਂ function ਦੀਆਂ, ਯਾਰ ਉਹ ਭਈਆ ਦਾ, ਸਾਡੇ ਲਾਗੇ ਮੇਰੇ cousin ਆ ਉਹਨਾਂ ਦਾ ਵਿਆਹ ਆ।

ਯਾਰ ਮੈਂ western dress ਪਾਉਣੀ ਹੈ ਪਰ problem ਪਤਾ ਕੀ ਹੈ ਮੈਂ ਸੋਚਦੀ ਪਈ ਹਾਂ ਕਿ ਮੈਂ ਯਾਰ parlour ਵਗ਼ੈਰਾ ਤੋਂ ਕਿਤੇ ਤਿਆਰ ਨਹੀਂ ਹੋਣਾ ਪਰ ਯਾਰ ਮੈਨੂੰ ਹੋਣਾ ਹੀ ਪੈਣਾ main ਪੰਗਾ ਯਾਰ ਵਾਲਾਂ ਦਾ ਆ ਜਾਂਦਾ ਹੈ ਕਿਉਂਕਿ ਯਾਰ ਤੈਨੂੰ ਪਤਾ ਵਾਲਾਂ ਕੋਲ hair style ਨੀ ਹੋਣਾ ਯਾਰ ਮੇਰੇ ਕੋਲੋਂ। ਯਾਰ ਮੈਂ confuse ਹਾਂ ਯਾਰ ਵਾਲਾਂ ਨੂੰ ਲੈ ਕੇ ਮੈਨੂੰ ਸਮਝ ਨੀ ਆਉਂਦੀ ਇੱਕ ਤੇ ਯਾਰ ਮੈਂ ਜ਼ਿਆਦਾ ਹੀ ਦੇਖਭਾਲ ਕਰ ਲਈ ਜਿਹੜੇ ਇੱਡੇ ਇੱਡੇ ਵੱਡੇ ਹੋ ਗਏ ਦੇ।

ਹਮ ਇਸੇ ਲਈ ਵਾਲਾਂ ਦੇ ਖ਼ਾਤਿਰ ਹੀ ਯਾਰ ਮੈਨੂੰ ਸੈਲੋ~ saloon ਤੋਂ ਤਿਆਰ ਹੋਣਾ ਪੈਣਾ ਹੈ ਕਿਉਂਕਿ ਇਸ ਤਰ੍ਹਾਂ ਉਹਨਾਂ ਨੇ ਵਾਲਾਂ ਦੇ ਇਸ ਤਰ੍ਹਾਂ full makeup ਅਮ party makeup ਕਰਾਂਗੇ ਕਰਾਵਾਂਗੇ ਨਾ,